ਜਿਨਾਂ ਦੇ ਅੰਦਰ ਸਾਨੂੰ ਬਹੁਤ ਸਾਰਾ ਸਮਾਨ ਦੇਖਣ ਨੂੰ ਮਿਲ ਰਿਹਾ ਹੈ।

ਤੇ ਉਤੇ ਬਹੁਤ ਸਾਰੀਆਂ ਬਾਈਕਸ ਅਤੇ ਸਕੂਟਰੀਆਂ ਖੜੀਆਂ ਹੋਈਆਂ ਹਨ।

ਇਥੋਂ ਸਾਨੂੰ ਸਾਰਾ ਕਰਿਆਨੇ ਦਾ ਸਮਾਨ ਮਿਲ ਜਾਂਦਾ ਹੈ।

ਹੌਸਪੀਟਲ ਦੇ ਰੂਮ ਵਿੱਚ ਇੱਕ ਪੇਸ਼ੇਏਂਟ ਬੇਡ ਤੇ ਲਮ੍ਹੇ ਪਿਆ ਹੋਇਆ ਹੈ

ਇੱਸ ਸ਼ੌਪ ਦੇ ਅੰਦਰ ਇੱਕ ਕੈਂਡੀ ਪਈ ਹੋਈ ਹੈ।

ਫਰਿਜ ਦੇ ਅੰਦਰ ਬਹੁਤ ਸਾਰੀਆਂ ਕੋਲਡਰਿੰਕ ਦੀਆਂ ਬੋਤਲਸ ਰੱਖੀਆਂ ਹੋਈਆਂ ਹਨ।

ਇੱਸ ਪਿਕਚਰ ਵਿੱਚ ਸਾਨੂੰ ਇੱਕ ਬੋਹੁਤ ਵਧੀਆ ਵਿਊ ਦੇਖਨ ਨੂੰ ਮਿਲ ਰਿਹਾ ਹੈ।

ਇਸ ਪਿੱਚਰ ਵਿੱਚ ਸਾਨੂੰ ਇੱਕ ਮੈਰਿਜ ਪੈਲੇਸ ਦੇਖਨ ਨੂੰ ਮਿਲ ਰਿਹਾ ਹੈ।

ਈਸ ਸਮੁੰਦਰ ਦੇ ਨੇੜੇ ਬਹੁਤ ਸਾਰੇ ਦਰਖਤ ਲੱਗੇ ਹੋਏ ਹਨ।

ਏਹ ਦੇਖਣ ਵਿੱਚ ਬੋਹੁਤ ਹੀ ਵਧੀਆ ਲੱਗ ਰਹੇ ਹੈਂ।

ਇਹ ਟੈਂਪਲ਼ ਦੇਖਣ ਵਿੱਚ ਬਹੁਤ ਹੀ ਜਿਆਦਾ ਸੁੰਦਰ ਲੱਗ ਰਹੇ ਹਨ।

ਇਹ ਮੰਦਰ ਦੇਖਣ ਵਿੱਚ ਬਹੁਤ ਹੀ ਵਧੀਆ ਲੱਗ ਰਹੇ ਹਨ।

ਅਤੇ ਔਰਤਾਂ ਨੇ ਆਪਣੇ ਹੱਥਾਂ ਵਿੱਚ ਕੋਈ ਸਾਜ ਫੜੇ ਹੋਏ ਹਨ।

ਇਸ ਪਿੱਚਰ ਵਿੱਚ ਸਾਨੂੰ ਇੱਕ ਸ਼ੌਪ ਦਿਖਾਈ ਦੇ ਰਹੀ ਹੈ।

ਮੈਰਿਜ ਪੈਲੇਸ ਦੇ ਅੰਦਰ ਡੀ_ਜੈ ਫਲੋਰ ਬਣਿਆ ਹੋਇਆ ਹੈ।

ਇਸ ਪਿਕਚਰ ਵਿੱਚ ਸਾਨੂੰ ਇੱਕ ਰਿਜੋਰਟ ਦੇਖਣ ਨੂੰ ਮਿਲ ਰਿਹਾ ਹੈ।

ਰਿਜ਼ੌਰਟ ਦੇ ਅੰਦਰ ਸਾਨੂੰ ਬਹੁਤ ਸਾਰੇ ਲੋਕ ਦਿਖਾਈ ਦੇ ਰਹੇ ਹਨ।

ਇਸ ਪਿੱਚਰ ਵਿੱਚ ਸਾਨੂੰ ਇਕ ਘਰ ਦਿਖਾਈ ਦੇ ਰਿਹਾ ਹੈ।